ਹਮ ਅਰ ਹੁਣ ਤਾਂ ਹੁਣ ਜਿਵੇਂ ਮਤਲਬ ਪਹਿਲਾਂ ਜਿਵੇਂ ਇਹਨਾ ਨੇ ਸਾਰੇ ਰੇਟ high ਕਰਤੇ ਸੀ ਹੁਣ ਵੀ ਤਾਂ ਉਹੀ ਰੇਟ ਚੱਲ ਰਹੇ ਹੈਗੇ ਹੁਣ ਤਾਂ ਤੁਹਾਨੂੰ ਘਟਾ ਦੇਣਾ ਚਾਹੀਦਾ ਏ ਹਾਂ ਹਾਂ ਉਹੀ ਰੇਟ ਚੱਲਦੇ ਪਏ ਏ ਸਾਰੀ ਐਨੀ ਮਹਿੰਗਾਈ ਕਰੀ ਪਈ ਏ ਐਨਾ ਨਹੀਂ ਦੇਖਦੇ ਗਰੀਬ ਬੰਦਾ ਕਿੱਥੋ ਕਿੱਥੋ ਨਹੀਂ ਖਾਉਗਾ ਹਾਂ ਜਿਹਨੇ ਉਹੀ ਦਿਨ ਦਾ ਹੀ ਤਿੰਨ ਸੋ ਚਾਰ ਰੁਪਇਆ ਕਮਾਉਣਾ ਏ

ਇਹ ਜਿਹਨੇ ਇੱਕਲੇ ਇੱਕਲੇ ਨੇ ਹੀ ਕਮਾਕੇ ਆਪਣੇ ਘਰ ਦਾ ਗੁਜਾਰਾ ਚਲਾਉਣਾ ਏ ਉਹ ਲਈ ਕਿੰਨਾ ਔਖਾ ਆ ਉਹੀ ਤਾਂ ਹੈ ਬੱਚਿਆਂ ਦੀ ਪੜਾਈ ਦਾ ਵੀ ਨੁਕਸ਼ਾਨ ਹੋਇਆ ਹੈ ਐਨਾ ਹਾਂ ਬੱਚੇ ਵੀ ਬਹੁਤ ਪਿੱਛੇ ਚਲੇ ਗਏ ਨਹੀਂ ਜਿਹੜੇ ਹੁਸ਼ਿਆਰ ਬੱਚੇ ਸੀ ਨਾ ਉਹ ਤਾਂ ਰੋਂਦੇ ਸੀ ਐਵੇ ਮੇਰੇ ਮਤਲਬ ਕੇ ਦਿਉਰ ਦਾ ਮੁੰਡਾ ਸੀ ਉਹ ਬਹੁਤ ਹੁਸ਼ਿਆਰ ਚੀ ਪੜਨ ਚ ਕਹਿੰਦਾ ਮੰਮੀ ਮੈਂ ਤਾਂ ਐਨੀ ਮੇਹਨਤ ਕੀਤੀ ਏ ਪੜਨ ਹੈਨਾ ਕਹਿੰਦੇ ਜਿਹੜੇ ਨਹੀਂ ਪੜੇ ਉਹ ਨੰਬਰ ਜਿਆਦਾ ਲੈਗੇ ਮੇਰੇ ਘੱਟ ਰਹਿ ਗਏ ਹਾਂ ਚਲੋ loss ਹੋਇਆ ਬਹੁਤ ਉਹਦੀ ਮੰਮੀ ਕਹਿੰਦੀ ਤੁਵੀ ਇਹਦਾ ਕਰ ਲੈਂਦਾ ਕਹਿੰਦਾ ਮੈਂ ਕਿਉਂ ਕਰਦਾ

ਜਿਹੜੇ ਮਿਹਨਤ ਕਰਦੇ ਏ ਉਹ ਵਚਾਰੇ

ਉਹੀ ਤਾਂ ਹੈ

ਹਾਂ ਕੀ ਜਿਹਨਾ ਜਿਹੜੇ ਮਤਲਬ ਕੀ ਕਹਿੰਦੇ ਵੀ ਸਾਨੂੰ ਆਪਣੇ ਪਰਿਵਾਰ ਨਾਲ ਬੈਠਣ ਦਾ time ਤੱਕ ਨਹੀਂ ਹੈਗਾ ਉਹਨਾ ਨੇ ਆਪਣਾ time ਵੀ spend ਕੀਤਾ ਆਪਣੇ ਘਰਦਿਆ ਦੇ ਨਾਲ

ਉਹਨਾ ਨੂੰ ਵੀ ਪਤਾ ਲੱਗੇ ਵੀ ਹਾਂ ਘਰ ਦੇ ਵਿੱਚ ਕੀ ਕੀ ਹੋ ਰਿਹਾ ਏ ਕਿਵੇਂ ਕੰਮ ਹੋ ਰਿਹਾ ਏ ਆਹੋ ਕਈ ਮਤਲਬ ਕੀ video ਪਾਉਂਦੇ ਹੁੰਦੇ ਸੀ ਅਸੀਂ ਕਿਹਾ ਕੀਤਾ ਘਰ ਬੈਠ ਕੇ ਇੱਕ ਕਹਿੰਦਾ ਮੈਂ ਚਾਵਲ ਗਿੰਨੇ ਇੱਕ ਇੱਕ

ਹਾਂ ਹੁਣ ਜਿਹੜਾ ਕੰਮ ਕਰਦੇ ਏ ਉਹ ਘਰ ਬੈਠ ਕੇ time pass ਕਦੇਂ ਕਿਵੇਂ ਕਰਦੇ ਕਿਵੇਂ ਕਰਦੇ ਹਾਂ ਉਹੀ ਹੈ ਕਰੋਨਾ ਨੇ ਨਾ ਨਾਸ ਮਾਰਤਾ ਸੀ ਦੁਨੀਆ ਦਾ ਇੱਕ ਤਰ੍ਹਾਂ ਦਾ ਢਾਂਚਾ ਜਾਂ ਹੀ ਹਿੱਲ ਗਿਆ ਦੁਨੀਆਂ ਦਾ

ਬਹੁਤ ਬੂਰਾ ਹਾਲ ਹੋ ਗਿਆ ਸੀ ਹਾਂਜੀ ਹੁਣ ਵੀ ਤਾਂ ਕਹਿ ਰਹੇ ਕਹਿੰਦੇ ਕੋਈ ਹੈ ਮਤਲਬ ਕੋਈ virus ਦੁਆਰਾ ਆ ਰਿਹਾ ਹੈ ਕਿਆ ਪਤਾ ਹੁਣ ਤਾਂ ਹੁਣ ਤਾਂ ਕੋਈ ਡਰਦਾ ਨਹੀਂ ਦੁਬਾਰਾ ਆਈ ਜਵੇ ਜਿਹੜਾ ਕੁੱਛ ਆਂਦਾ

ਜਦ ਤਾਂ ਹਾਂ ਜਦ ਪਹਿਲੇ ਪਹਿਲੇ ਕਰੋਨਾ ਆਇਆ ਸੀ ਸ਼ੁਰੂ ਸ਼ੁਰੂ ਚ ਜਦ ਤਾਂ ਫ਼ੇਰ ਦੇਖਣੇ ਆਲੀ ਸੀਦੁਨੀਆ ਬੱਲੇ ਬੱਲੇ ਕਿਸੇ ਨੂੰ touch ਨਾ ਤਾਂ ਹੋ ਜਵੇ

ਜਦੇਂ ਹੱਥ ਧੋਂਦੇ ਸੀਗੇ ਹਮ ਜਦੋਂ ਵੀ

ਹਾਂ ਮੇਰੀ ਮਾਸੀ ਸੀਗੇ ਉਹਨਾ ਨੇ ਨਾ ਹੱਥ ਧੋਹ ਧੋਹ ਕੇ ਉਹਨਾ ਦੇ ਹੱਥਾਂ ਦੇ finger print ਵੀ ਮਿੱਟ ਗਏ

ਦੱਸ

ਇੱਦਾਂ ਰੋਟੀ ਵੀ ਨਹੀਂ ਬਣਾ ਸਕਦੇ ਸੀ ਪਹਿਲੇ ਨਹਾਓ ਧੋਹ ਤਾਂ ਜਾਕੇ ਰਸੋਈ ਚ ਵੜੋ ਹਾਂ ਮੇਰੇ brother ਰਾਤ ਨੂੰ ਗਿਆਰਾਂ ਵਜ਼ੇ ਆਂਦੇ ਹੁੰਦੇ ਸੀਗੇ duty ਤੇ hospital ਦੇ ਵਿੱਚ ਲੱਗੇ ਹੋਏ ਸੀਗੇ ਉਥੇ ਮਰੀਜਾਂ ਦੀ duty ਹੁੰਦੀ ਸੀਗੀ ਉਹ ਕਹਿੰਦਾ ਮੈਂ ਆਪਣੇ ਕੱਪੜੇ ਆਪ ਧੋਹ ਕੇ ਨਹਾਹ ਕੇ ਫ਼ੇਰ ਅੰਦਰ ਵੜਿਆ ਕਰਨਾ ਅੱਛਾ ਹਾਂ ਤਾਂਹੀ ਇੱਦਾਂ ਵੀ ਵੜਦੇ ਸੀ ਅਸੀਂ ਵੀ ਇੱਦਾਂ ਹੀ ਜਾਂਦੇ ਸੀ ਪਹਿਲਾਂ ਸਵੇਰੇ ਨਹਾਹ ਧੋਹ ਕੇ ਆਉਣਾ ਆਂਦੇ ਹੀ ਇੱਥੇ sanitizer ਕਰਨਾ ਤਾਂ ਬੈਠਣਾ ਫ਼ੇਰ ਕੁੜੀ ਮੇਰੀ duty ਸੀ ਕੁੜੀਆਂ ਨੂੰ ਚਾਹ ਚੂਹ ਦੇਣੀ ਲਿਆਕੇ ਚਾਹ ਚੁਹ ਬਣਾਣੀ ਅਸੀਂ ਆਪ ਹੀ ਚਾਹ ਚੂਹ ਬਣਾਦੇ ਤੇ ਆਪ ਹੀ ਕੁੜੀਆਂ ਨੂੰ ਦਿੰਦੇ ਤੇ ਇੱਕਠੇ ਰੋਟੀ ਵੀ ਫ਼ੇਰ ਇੱਕਠੇ ਬਹਿ ਕੇ ਖਾਹ ਲੈਂਦੇ ਸੀ ਸਾਰੇ ਹੱਥ ਹੁਥ ਧੋਹ ਧੁਹ ਕੇ ਫ਼ੇਰ ਘਰ ਜਾਕੇ ਫ਼ੇਰ ਨਹਾਹੋ ਧੋਹੋ

ਉਹੀ ਤਾਂ ਹੈ

ਹਾਂ ਕਰੋਨਾ ਨੇ ਤਾਂ ਦੁਨੀਆ ਦਿਖਾਤੀ

ਹਮ ਹਮ ਵਿੱਚੇ ਕਈ ਕਹਿੰਦੇ ਰਹੇ ਕੀ ਕੋਈ ਸਰਕਾਰ ਦੀ ਚਾਲ ਸੀਗੀ

ਨਹੀਂ ਜਿਹੜੇ ਐਨੀ ਦੁਨੀਆਂ ਮਰੀ ਮਰੀ ਵੀ ਤਾਂ ਹੈਗੀ ਹੋ ਦੁਨੀਆਂ

ਹਮ ਮੇਰੇ brother ਦੱਸਦੇ ਸੀ ਕਹਿੰਦੇ ਉਥੇ ਬਹੁਤ ਬੂਰਾ ਹਾਲ ਆ hospital ਚ ਤੁਸੀਂ ਜਾਕੇ ਦੇਖੋ ਕਹਿੰਦੇ ਅਸੀਂ ਰੋਜ ਜਾਂਦੇ ਹਾਂ ਸਾਨੂੰ ਪਤਾ ਹੈ ਕਹਿੰਦਾ ਉਥੇ ਕਿੰਨਾ ਮਤਲਬ doctors ਉਹ ਕਰਦੇ ਨੇ ਕਹਿੰਦਾ ਇਹ ਸਾਨੂੰ special ਕਿੱਟਾ ਦਿੱਤੀਆਂ ਹੋਈਆਂ ਸੀਗੀਆਂ ਇਹ ਪਾਕੇ hospital ਦੇ ਵਿੱਚ ਵੜਨਾ ਏ

ਪੂਰਾ ਸ਼ਰੀਰ ਕੇ ਚੱਪਲਾਂ ਵੀ ਨਹੀਂ ਪਾਉਣੀਆਂ ਕੱਪੜੇ ਅਹ ਚੱਪਲਾਂ ਉਹ ਲਿਫਾਫੇ ਜ਼ੇ ਹੁੰਦੇ ਏ ਜਿਵੇਂ ਕਹਿ ਦਿੰਨੇ ਹਾਂ ਉਹ

ਉਹੀ ਤਾਂ ਹੈ

ਹਮ ਸਾਂਹ ਵੀ ਨਹੀਂ ਆਉਦਾ ਹੁੰਦਾ ਸੀ ਦੇਖਲੋ ਹੋਰ ਕਹਿੰਦਾ ਸਾਂਹ ਲੈਣਾ ਵੀ ਕਈ ਵਾਰ ਔਖਾ ਹੋ ਜਾਂਦਾ or ਕਹਿੰਦਾ ਜਿੱਥੇ ਉਹ ਮਰੀਜ ਪਏ ਹੁੰਦੇ ਹੈ ਕਹਿੰਦਾ ਉਹ ਜਮਾਂ ਹੀ ਬੰਦ ਹੁੰਦੀ ਏ ਉਹ ਚੀਜ਼ ਹਮ ਵੀ ਹਾਂ ਉੱਥੇ ਜ਼ੇ ਕੋਈ ਆਵੇ ਨਾ ਨਾ ਕੋਈ ਜਾਵੇ ਹਾਂ ਉਹੀ ਤਾਂ ਏ ਸਾਡੇ ਨਾ ਮਤਲਬ ਕੇ ਮੇਰੇ ਬੇਟੇ ਦਾ ਦੋਸਤ ਦੇ ਮਤਲਬ ਕਰੋਨਾ ਹੋ ਗਿਆ ਸੀ ਉਹਨਾ ਦੇ ਪਰਿਵਾਰ ਨੂੰ ਤੇ ਉਹਨਾ ਨੇ ਸਾਨੂੰ ਫੋਨ ਕੀਤਾ ਰੋਟੀ ਭੇਜ ਦਵੋ

ਐਨੀ ਮੁਸ਼ਕਿਲ ਹੋ ਗਈ ਕੇ ਕੋਈ ਕਿਸੇ ਨੂੰ ਰੋਟੀ ਵੀ ਨਹੀਂ ਦੇ ਸਕਦਾ ਸੀ

ਡਰਦਾ ਸੀ ਵੀ ਕੀਤੇ ਸਾਨੂੰ ਨਾ ਹੋਜ਼ੇ ਪਰ ਏ ਵੀ

ਇਨਸਾਨੀਅਤ ਵੀ ਤਾਂ ਦੇਖਣੀ ਏ ਫ਼ੇਰ ਕੀ ਹੋ ਗਿਆ ਉਹਨਾ ਦਾ ਹੁਣ ਔਖਾ ਟੇਮ ਆ ਜ਼ੇ ਆਪਾਂ ਥੋੜਾ ਮੋਟਾ ਉਹਨਾ ਦੀ help ਕਰ ਦਉਂਗੇ ਕਿਹਾ ਪਤਾ ਉਹਨਾ ਚੋ ਕੋਈ ਮਤਲਬ ਉਹੀ ਹੁੰਦਾ ਉਹੀ ਤਾਂ ਏ ਚੱਲ ਆਪਾਂ ਅੰਦਰ ਥੋੜੀ ਜਾਣਾ ਆਪਾਂ ਬਹਾਰ ਰੱਖਦੋ ਭਾਈ ਰੋਟੀ ਲੈਲੋ

ਹਾਂ ਬੰਦਾ ਦੁੱਧ ਲਿਆ ਕੇ ਦੇ ਦਿੰਦਾ ਬਜਾਰੋਂ

ਉਹਨਾ ਨੇ ਤਾਂ ਨਿੱਕਲਣਾ ਨਹੀਂ ਹੁੰਦਾ ਬਾਹਰ ਫ਼ੇਰ

ਅਗਲੇ ਤਾਂ ਫ਼ਿਰ ਇੱਦਾਂ ਹੀ ਕਰਦੇ ਹੈ ਦੇਖਲੋ ਨਹੀਂ ਕਰੋਨਾ ਨੇ ਤਾਂ ਮਤਲਬ ਕੇ ਸਾਰੀ ਦੁਨੀਆਂ ਨੂੰ ਡਰਾ ਤਾ ਸੀ ਹਾਂ

ਹਾਂ ਮੈਂ ਆਪਣੀ ਮਾਸੀ ਕੋਲ ਗਈ ਹੋਈ ਸੀ ਮੈਂ ਉੱਥੇ ਉਹ ਹੋ ਗਈ ਸੀਗੀ ਮਤਲਬ ਉੱਥੇ ਆਉਣ ਜਾਣ ਦਿੰਦੇ ਹੀ ਨਹੀਂ ਸੀਗੇ ਮੈਂ ਕਹਿ ਜਾਵਾਂ ਮੈਂ ਘਰਾਂ ਜਾਣਾ ਜਦੋਂ ਥੋੜੀ ਜ਼ੀ ਖੁੱਲ ਜੀ ਹੋ ਗਈ ਸੀ ਫ਼ੇਰ ਮੈਨੂੰ ਛੱਡ ਕੇ ਗਏ ਹੈ ਕਹਿੰਦੇ ਜਾਂ ਹੁਣ ਔਰ ਉਥੇ ਤੇ ਮੈਂ ਕਰੋਨਾ ਜਦੋਂ ਉੱਥੇ ਸੀਗੇ ਉਹ ਮੇਰੀ ਮਾਸੀ ਉਹਨਾ ਦੇ ਨਾ ਮੱਝਾ ਰੱਖੀਆਂ ਵੀਆਂ ਫ਼ੇਰ ਉਹਦੋ ਦੁੱਧ ਵੀ ਬੰਦ ਹੋ ਗਿਆ ਸੀਗਾ

ਹਾਂ ਜਮਾਂ ਹੀ ਦੁੱਧ ਉਹਨਾ ਨੇ ਫ਼ੇਰ ਦਹੀਂ ਬਣਾਉਣਾ ਲੱਸੀ ਬਣਾਉਣੀ ਫ਼ੇਰ ਉਹੀ ਲੱਸੀ ਪੀਣੀ ਖਾਣਾ ਪੀਣਾ ਹਨਾ

ਅੱਛਾ ਅੱਛਾ ਚਲੋ ਵਧੀਆ ਏ ਕਈ ਲੋਕ ਮੋਟੇ ਹੋਗੇ ਖਾਹ ਪੀਹ ਕੇ ਘਰੇ ਬੈਠੇ

ਹਾਂ ਖਾਣਾ ਪੀਣਾ ਸੀ ਬੱਸ ਉਹ ਤੇ ਉਹ ਖਾਹੋ ਕਿਹੜਾ ਕੋਈ ਕੰਮ ਕਰਨਾ ਤਾਂ ਮੋਟੇ ਹੀ ਹੋਣਾ ਤਾਂ ਫ਼ੇਰ

ਸਾਡਾ ਤਾਂ ਕੰਮ ਚੱਲਦਾ ਹੀ ਰਿਹਾ ਕੋਈ ਕੰਮ ਨਹੀਂ ਬੰਦ ਹੋਇਆ ਤਾ

ਨੇ ਰੱਬ ਕੀਤੇ ਨਾ ਕੀਤੇ ਤਾਂ ਹਿੱਲਾ ਕਰ ਏ ਦਿੰਦਾ ਕਮਾਈ ਦਾ ਹੁਣ ਸਾਡੇ

ਵਿਹਲੇ ਬੈਠ ਗਏ ਸੀ ਮੇਰਾ ਬੇਟਾ ਵੀ ਬੈਠ ਗਿਆ ਸੀ ਘਰ ਵਿਹਲਾ ਤੇ ਮੇਰੇ husband ਵੀ ਬਿਹ ਗਏ ਤੇ ਰੱਬ ਕਹਿੰਦਾ ਖਾਣਾ ਤਾਂ ਹੈਗਾ ਹੀ ਕਿੱਥੋ ਹਮ ਇਹ ਤਾਂ ਹੈ ਉਹ ਰੱਬ ਨੇ ਕੰਮ ਦੇ ਤਾ ਹੋਰ ਕੀ ਮੇਰੇ husband ਦੱਸਦੇ ਸੀ ਕਹਿੰਦੇ ਉਸ time ਨਾ ਅਸੀਂ ਜਦੋਂ ਕਰੋਨਾ ਲੱਗਿਆ ਹੀ ਸੀਗਾ ਕਹਿੰਦਾ ਉਸ ਤੋਂ ਦੋ ਤਿੰਨ ਦਿਨ ਪਹਿਲਾਂ ਅਸੀਂ ਛੱਤੀਸ਼ਗੜ੍ਹ ਗਏ ਆ ਕਹਿੰਦਾ ਅਸੀਂ ਦੋ ਸਾਲ ਫਸੇ ਰਹੇ ਉੱਥੇ ਹੀ

ਹਮ ਅਸੀਂ ਵੀ exhibition ਲਾਕੇ ਆਏ ਆ ਜਦੋਂ ਛੱਤੀਸ਼ਗੜ੍ਹ

ਉਸ ਤੋ ਬਾਅਦ ਅਸੀਂ ਪਹੁੰਚੇ ਹੀ ਏ ਤੇ ਇੱਥੇ ਫ਼ਤਿਹਗੜ੍ਹ ਸਾਹਿਬ ਫ਼ੇਰ ਉਹ ਅਸੀਂ exhibition ਸੀ ਉੱਥੇ ਜਿਹਦੀ ਨਾਲ ਦੀ ਨਾਲ ਉਹਨਾ ਨੇ ਬੰਦ ਮਤਲਬ ਕੇ ਕਰੋਨਾ ਆ ਗਿਆ ਜਦ

ਬਾਈ ਨੂੰ ਲੱਗਿਆ ਸੀ lock down ਤੇਈ ਤਰੀਕ ਨੂੰ

ਉਹੀ ਤਾਂ ਹੈ ਕਹਿੰਦੇ ਫ਼ੇਰ ਜਿਹੜੇ ਬਾਹਰ ਰਹੇ ਗਏ ਉਹ ਬਾਹਰ ਹੀ ਰਹੇ ਗਏ ਦੇਖਲੋ ਹਾਂ ਉਹ ਕਹਿੰਦੇ ਅਸੀਂ ਦੋ ਸਾਲ ਬਾਅਦ ਘਰਾਂ ਆਏ ਹਾਂ

ਉਸ ਚ ਸਿਰਫ਼ ਕਰੋਨਾ ਕਰੋਨਾ ਆਲੇ ਸੀ ਬਾਕੀ ਕੋਈ ਕਿਸੇ ਨੂੰ ਖਾਂਸੀ

hospital ਵਾਲੇ ਵੀ ਕਹਿੰਦੇ ਜ਼ੇ ਭਾਈ emergency ਤਾਂ ਸਾਡੇ ਕੋਲ ਆਓ ਨਹੀਂ ਤੁਸੀਂ ਘਰੇ ਬੈਠੋ ਜ਼ੇ ਮਾੜਾ ਮੋਟਾ ਤੁਹਾਨੂੰ ਕੁੱਝ ਹੈਗਾ

ਹਾਂ ਡਰਦੇ ਸੀਗੇ ਵੀ ਕੀਤੇ ਕਰੋਨਾ ਨਾ ਸਾਨੂੰ ਕਹਿ ਦੇਣ

ਹੈਗਾ ਮਾੜੀ ਜੀ ਖੰਘ ਜ਼ੁਕਾਮ ਹੁੰਦੀ ਏ ਜਦੀ ਕਹਿ ਦਿੰਨੇ ਏ ਕਰੋਨਾ ਹੋ ਗਿਆ

ਬਹੁਤ ਫ਼ਰਕ ਪਇਆ ਬਹੁਤ ਜਿਆਦਾ

ਹਮ ਸਾਡੇ ਘਰ ਤੋਂ ਮਤਲਬ ਤੋ ਪਹਾੜੀਆਂ ਦਿਖਦਿਆਂ ਨੇ ਮਤਲਬ ਜਦੋਂ ਮੀਹ ਪੈਂਦਾ ਏ ਉਦੋ ਦਿਖਦੀਆਂ ਨੇ ਜਦੋਂ ਕਰੋਨਾ ਹੋਇਆ ਸੀ ਨਾ ਜਦ ਆਇਆ ਨਹੀਂ ਸੀ clean ਦਿਖਣ ਲੱਗ ਗਈਆਂ ਸੀਗੀਆਂ ਅੱਛਾ ਕਿਉਂਕਿ ਹੁਣ ਸਾਰਾ ਕੁੱਛ ਬੱਸਾਂ ਬੁਸਾਂ ਗੱਡੀਆਂ ਗੁਡੀਆਂ ਬੰਦ ਸੀ ਕੋਈ

ਐਨ ਅਹ ਮਤਲਬ ਕੇ ਬਿਲਕੁਲ ਚਾ ਚੂ ਕੁੱਛ ਵੀ ਨਹੀਂ ਸੀ

ਜਿਵੇਂ ਕੋਈ ਕਿੱਥੇ ਰਹਿੰਦਾ ਹੀ ਨਹੀਂ ਹੈਗਾ ਸੀ ਹਾਂ ਕਿਸੇ ਚਿੜੀ ਦੀ ਬੱਸ ਚਿੜੀ ਦੀ ਆਵਾਜ ਵੀ ਨਹੀਂ ਸੀਗੀ ਹਾਂ ਜਾਨਵਰ ਵੀ ਪਤਾ ਨਹੀਂ ਕਿਥੇ ਚੱਲੇ ਗਏ ਤੇ ਦੇਖਲੋ

ਹਾਂਜੀ ਹਾਂ police ਤੋਂ ਵੀ ਦੁਨੀਆਂ ਡਰਨ ਲੱਗ ਗਈ ਸੀ ਕੋਈ ਕੁੱਛ ਕਹਿ ਨਾ ਦਵੇ

ਡੰਡੇ ਵੀ ਅੰਦਰ ਕਰਦੇ ਸੀਗੇ ਵੀ ਹਾਂ ਅੰਦਰ ਚਲੋਂ ਕਈ ਪਿੰਡਾਂ ਵਿੱਚ ਹੋਇਆ ਏ ਪਰ ਸਾਡੇ ਪਿੰਡ ਵਿੱਚ ਨਹੀਂ ਹੋਇਆ ਹੈਗਾ

ਉਹੀ ਤਾਂ ਹੈ ਨਾਂ ਭਾਈ ਅਹਿਜੀ ਬੀਮਾਰੀ ਤਾਂ ਕੋਈ ਕਦੇਂ ਮੁੜ ਕੇ ਨਾ ਆਵੇ ਭਾਈ

ਕਿਉਂਕਿ ਦੁਨੀਆਂ ਹੀ ਬਹੁਤ ਚੱਲੀ ਗਈ ਸੀ ਜਿਹਨਾ ਦੇ ਗਏ ਹੈ ਪੁੱਤ ਉਹਨਾ ਬੀਚਾਰੇ ਨੂੰ ਹੱਥ ਲਾਉਣ ਦਾ ਵੀ ਹੁਕਮ ਨਹੀਂ ਸੀ

ਉਹੀ ਤਾਂ ਹੈ ਉਹ ਕਹਿ ਰਹੇ ਏ ਜਿਹਨਾ ਦੇ ਗਏ ਹੈ ਉਹਨਾ ਨੂੰ ਪਤਾ ਹੈ ਸਾਡੇ ਬੱਚੇ ਮਾਂ ਪਿਓ ਦੇਖ ਵੀ ਸਕੇ ਉਹਨਾ ਨੂੰ